time is equal to total work ਜਿਹਦੇ ਕੋਲੋਂ ਕਰਵਾਉਣਾ ਉਹਦਾ per day work ਹੈ ਚੌਵੀ, ਇਹਨਾ ਕੋਲ ਕਰਾਉਣਾ ਹੈ per day work ਚਾਰ ਹੈ ਛੇ ਦਿਨ ਲੱਗਣਗੇ, ਕਿੰਨੇ ਦਿਨ ਲੱਗਣਗੇ, ਛੇ ਦਿਨ, ਸਮਝ ਆਈ ਗੱਲ ਦੀ ਨਹੀਂ ਆਈ, ਸਮਝ ਆਈ ਨਹੀਂ ਆਈ ਦੇਖੋ ਤੁਹਾਨੂੰ efficiency ਚ ਚਾਰ type ਦੇ question ਆਉਣਗੇ ਜਾਂ ਤਾਂ A ਦੇ ਦਿਨ ਦੇਣਗੇ, ਜਾਂ B ਦੇ ਦਿਨ ਦੇ ਦੇਣਗੇ, ਜਾਂ ਦੋਨੋ ਮਿਲਕੇ ਕਿੰਨੇ ਦਿਨ ਚ ਕਰਦੇ ਹੈ ਜਾਂ A minus B ਆਹ ਚੌਥਾਂ type ਮੈਂ ਤੁਹਾਨੂੰ ਦੱਸਿਆ ਹੈ।

ਉੱਨੇ ਯੂਨਿਟਾਂ ਦੀ value ਤੁਹਾਨੂੰ ਦਿੱਤੀ ਹੋਈ ਹੈ, clear ਹੈ, ਉੱਨੇ ਯੂਨਿਟਾਂ ਦੀ value ਤੁਹਾਨੂੰ ਦਿੱਤੀ ਹੋਈ ਹੈ, ਠੀਕ ਹੈ, ਨਾ, ਚੱਲੋ ਠੀਕ ਹੈ, ਇਸ ਚੀਜ਼ ਦੇ ਨਾਲ ਅੱਜ ਦੀ class ਇੱਥੇ ਹੀ ਖਬਰ ਖਤਮ ਕਰਦੇ ਹਾਂ, ਕੱਲ੍ਹ ਮਿਲਾਂਗੇ, ਨੌ ਵਜੇ, ਅਤੇ ਜਾਂਦੇ ਜਾਂਦੇ ਇਹ ਛੋਟੀ ਜਿਹੀ ਤਿਆਰੀ ਵੀ ਅੱਜ ਜ਼ਰੂਰ ਦੇਖ ਕੇ ਜਾਇਉ। ਹਾਂਜੀ ਜੇ ਤੁਸੀਂ ਕੋਈ

ਹਾਂ ਹਾਂ ਵੀਰਾ ਕੀ ਹਾਲ ਸਲਾਮ ਠੀਕ ਹਾਂ ਤੂੰ ਸੁਣਾ ਠੀਕ ਆਂ ਹਾਂ ਠੀਕ ਠਾਕ ਆ ਠੀਕ ਠਾਕ ਆ ਹੋਰ ਹਮ ਹੋਰ ਕੀ ਕਰਨਡੀ ਆਂ

ਕੁੱਝ ਨੀ ਬੈਠੇ ਹਾਂ ਤੂੰ ਸੁਣਾ ਕੋਈ ਗੱਲਬਾਤ

ਗੱਲਬਾਤ ਇਹਦੀ ਨੀ ਕੋਈ ਗੱਲ

ਹੋਰ ਗੱਲਬਾਤ ਕਾਹਦੀ ਮੈਂ ਕਿਹਾ ਗਰਮੀ ਬੜੀ ਅੱਜ ਆਹ ਤੇ ਗਰਮੀ

ਸੈਰੀ ਕੋਲ ਗਈ ਆਂ ਠੀਕ ਠਾਕ ਆ ਸੈਰੀ? ਆਹੋ ਆੜੀਏ ਸੈਰੀ ਠੀਕ ਨੀ ਹਜੇ।

ਆਹੋ ਮੈਂ ਆਖਿਆ ਸੀ ਵੀ ਠੀਕ ਆ ਹੁਣ।

ਤੇ ਉਹ ਕਹਿੰਦੀ ਵੀ ਮੰਮੀ ਮੇਰੇ ਨਿਆਣਿਆਂ ਦੇ ਨਾ ਆਹ ਲੈ ਜਾ ਕੜੇ ਤੇ ਚੂੜੀਆਂ ਤੇ ਇੱਥੋਂ ਸੁਨਿਆਰੇ ਤੋਂ ਧਵਾ ਦੇਈਂ।

ਤੇ ਮੈਂ ਉਹਨੂੰ ਕਿਹਾ ਤੇ ਮੈਂ ਕਿਹਾ ਵੀ ਆਹ ਪਾਲਸ ਕਰ ਦੇ ਤੇ ਕਹਿੰਦਾ ਪੰਜਾਹ ਰੁਪਈਏ ਕੜੇ ਦੇ ਲੱਗਣੇ, ਕੜਿਆਂ ਦੇ ਪੰਜਾਹ ਹੀ ਚੂੜੀਆਂ ਦੇ ਤੇ ਕੁੰਤਲਾਂ ਸੀ ਉਹਦੀਆਂ ਕੁੜੀ ਦੀਆਂ ਨਿੱਕੀ ਜਿਹੀ ਦੀਆਂ।

ਉਹਦੇ ਵੱਧ ਲੱਗੇ ਤੇ ਸਾਢੇ ਚਾਰ ਸੌ ਰੁਪਇਆ ਬਣਾ ਦਿੱਤਾ ਉਹਨੇ।

ਮੈਂ ਤੇ ਉਸੇ ਵੇਲੇ ਵਾਪਸ ਆ ਗਈ ਮੈਨੂੰ ਇਹ ਕਹਿੰਦੇ ਵੀ ਜਿੰਦੀ ਛੇਤੀ ਆ ਜਾਈ, ਮੈਂ ਤੇ ਚਾਹ ਪੀ ਕੇ ਤੇ ਉਸੇ ਵੇਲੇ ਤੁਰ ਪਈ ਇਹਦਾ ਸਹੁਰਾ ਸਗੋਂ ਕਵੇ ਭੈਣ ਜੀ ਬਹਿ ਜਾਓ ਬਹਿ ਜਾਓ ਰੋਟੀ ਖਾਓ ਮੈਂ ਤੁਹਾਨੂੰ ਛੱਡ ਆਉਨਾ। ਮੈਂ ਕਿਹਾ ਨਹੀਂ ਮੈਨੂੰ ਕੰਮ ਆਂ ਜ਼ਰੂਰੀ ਤੇ ਮੈਂ ਫਿਰ ਰੁੱਕਣਾ ਨੀ ਗਾ ਉਹਨੇ ਮੈਂ ਕਿਹਾ ਰੋਟੀ ਖਾਣ ਆਉਣ ਕੰਮ ਤੇ ਗਿਆ।

ਹਜੇ ਤੇ ਭੈਣਾਂ ਠੀਕ ਠਾਕ ਸੀ ਨਿਆਣੇ ਅੱਜ ਤੇ ਬੜੇ ਖੁਸ਼, ਆਹੋ ਤੁਰਦਾ ਵਾ ਝਾਈ ਹੁਣ।

ਤੇ ਤੁ ਤੁਰ ਤੁਰ ਕੇ ਡੱਸਣਡਿਆ ਸੀ ਉਹ ਤੇ ਬੜਾ ਹੱਸਣਡੀ ਕਹਿੰਦੀ ਆਹ ਤੈਨੂੰ ਤੁਰ ਕੇ ਡੱਸਣਡਿਆ ਅੱਛਾ ਅੱਛਾ ਠੀਕ ਹੈ ਉਹਨਾਂ ਵਧੀਆ ਵਧੀਆ

ਹੋਰ ਹੋਰ ਤੂੰ ਸੁਣਾ ਹੋਰ ਠੀਕ ਹੈ ਲੀਜਾ

ਠੀਕ ਹੈ ਆਂਢ ਗੁਆਂਢ ਠੀਕ ਹੈ ਤੇ ਮੈਂ ਕਹਿਣਡੀ ਅੱਛਾ ਬੰਦਗੀ ਹੈ ਤੇ ਮੈਂ ਕਹਿਣ ਡਹੀ ਹਾਂ ਮੈਂ ਕਿਹਾ ਵੀ ਅੰਸੂ ਪਾਪਾ ਨੂੰ ਕਹੀਂ ਵੀ ਨਾਨੀ ਕਹਿ ਕੇ ਗਈ ਆ, ਵੀ ਬੰਦਗੀ ਆ ਤੇ ਛੁੱਟੀ ਜਿੱਦਣ ਹੋਊਗੀ ਤੇ ਆਇਓ ਤੇ ਮੈਨੂੰ ਸਫ਼ਾਈ ਕਰਵਾ ਜਾਇਓ ਮੇਰੀ।

ਕਿੰਨੇ ਆਉਣੇ ਆਂ ਤੇ ਚੱਲ ਝਾੜ ਝੰਬ ਕਰ ਲਵਾਂ

ਨਹੀਂ ਪ੍ਰਾਹੁਣੇ ਭਾਈ ਮੈਂ ਕਿਹਾ ਅੰਸੂ ਆਪਣੇ ਪਾਪਾ ਨੂੰ ਕਹੀ ਵੀ ਨਾਨੀ ਕਹਿੰਦੀ ਸੀ ਜਿੱਦਣ ਛੁੱਟੀ ਹੋਊਗੀ ਓਦਣ ਆਇਓ ਤੇ ਮੇਰੇ ਨਾਲ ਅਹ ਸਫ਼ਾਈ ਕਰਵਾ ਦਿਓ। ਆਹੋ ਆਹੋ Phone ਖ਼ਰਾਬ ਹੋ ਗਿਆ ਇਹ ਤੇ ਹੁਣ ਗੱਲ ਵੀ ਨੀ ਹੋਣੀ

ਹਾਂ ਹਾਂ ਮੈਂ ਤੇ ਕਰਨਡੀ

ਠੀਕ ਹੈ ਦਵਾਈ ਲਈ ਸੀ ਉਹ ਕੱਲ੍ਹ

ਦਵਾਈ ਖਾਧੀ ਆ ਅੱਗੋਂ ਨਾਲੋਂ ਫ਼ਰਕ ਆ ਹੱਥਾਂ ਨੂੰ, ਉਹਦੇ ਨਾਲ ਫ਼ਰਕ ਹੈ ਕੁਛ ਦਵਾਈਆਂ ਦੇ

ਤੇ ਹ ਜਦੋਂ ਤੈਨੂੰ ਮਾੜਾ ਮੋਟਾ ਨੁਕਸ ਹੁੰਦਾ ਪਹਿਲਾਂ ਹੀ ਖਾ ਲਿਆ ਕਰ। ਨਹੀਂ ਉਹ ਦਰਦਾਂ ਦੀ ਵੀ ਖਾਂਦੀ ਹਾਂ। ਤੇ ਦਵਾਈ ਤੇ ਹੁਣ ਸਾਰੀ ਦੁਨੀਆਂ ਹੁਣ।

ਸਭ ਦੁਨੀਆਂ ਦਵਾਈਆਂ ਤੇ ਲੱਗੀ

ਸਿਆਣੀ ਹੈ, ਇਹਦੇ ਤੋਂ ਬਗ਼ੈਰ ਤੁਰਿਆ ਨੀ ਜਾਂਦਾ।

ਠੀਕ ਆ ਠੀਕ ਠੀਕ ਆ ਉਹ ਮੁੱਨੀ ਨੂੰ ਮੈਂ ਕਹਿ ਕੇ ਆਈ ਸੀ ਹੁਣ।

ਬੱਤੀ ਆਉਂਦੀ ਆਰਾਮ ਨਾਲ ਬਹਿ ਜਾ ਪਰਾ ਗਰਮੀ ਬੜੀ ਹੈ

ਹੋਰ ਕੀ ਸੁਣਾਉਣਾ

ਚਾਰ ਦੀਵਾਰੀ ਦੇ gate ਲੱਗ ਗਿਆ ਆਹ ਆਪਣੇ ਪਿੰਡ ਦੀਆਂ ਕਬਰਾਂ ਦੀ ਗੱਲ ਕਰਨ ਡਈ ਆਂ।

ਮੈਂ ਕਿਹਾ ਉੱਧਰ ਨੂੰ ਜਾਈਏ ਤੇ ਬੜੀ ਸੋਹਣੀਆਂ, ਸੁਣਦੀ ਆ ਉੱਧਰ ਜਾਈਏ ਤੇ ਬੜੀਆਂ ਸੋਹਣੀਆਂ ਲੱਗਦੀਆਂ ਨੇ, ਉੱਧਰ ਨੂੰ

ਨਾਲੇ ਬੈ ਆਹੋ ਬਹਿਣ ਲਈ ਲਾ ਦਿੱਤੀਆਂ ਉਹਨਾਂ ਬੜੀਆਂ ਸੋਹਣੀਆਂ ਬਹਿਣ ਵਾਲੀਆਂ ਬਣਾਈਆਂ ਵਾਂ ਸਫ਼ਾਈ ਕੀਤੀ ਹੈ ਕਦੇ ਗੰਦ ਥੋੜ੍ਹਾ ਹੁੰਦਾ ਸੀ ਉੱਥੇ ਕਿਤੇ ਤੇ ਕਿਤੇ ਬੂਟੀ ਬੱਲੇ ਬੱਲੇ ਉਹ ਜਦੋਂ ਉੱਥੇ ਲੱਗੇ ਹੈ ਤੇ ਕਿੱਦਾਂ ਇਹ ਉੱਥੇ ਗੰਦ

ਚਾਰ ਚੁਫ਼ੇਰੇ ਕੁਰਸੀਆਂ ਲਾਈਆਂ ਵਾਂ ਆ ਕੇ ਬਹਿ ਜਾਂਦਾ ਵਾ ਕੋਈ Gate ਗੂਟ ਲੱਗਾ ਵਧਿਆ ਬਣਾ ਦਿੱਤਾ।

ਕੋਈ ਜਿਹੜਾ ਭੈਣ ਭਰਾ ਆਉ ਕੋਈ ਬਹਿੰਦਾ ਹੀ ਆ ਦੂਜੇ ਦੇ ਬੂਹੇ ਅੱਗੇ ਪਰਾਂ ਨਹੀਂ ਤੇ ਕਿਤੇ ਉੱਥੇ ਗੰਦ ਕਿੰਨਾ ਹੁੰਦਾ ਸੀ।

ਆਹ ਸੁੱਖੋ ਨੇ ਤਾਂ ਬਹੁਤਾ ਹੀ ਨਰਕ ਪਾਇਆ ਸੀ ਉੱਥੇ। Gate ਦੇ ਅੱਗੇ ਬੂਹੇ ਦੇ ਕਿੱਦਾਂ ਰੂੜੀ

ਬਹੁਤੇ ਮਾੜੇ ਆਹੋ ਚੱਲ ਇਹਨਾਂ ਨੇ ਸਵਾਰ ਦਿੱਤਾ ਇੰਨਾ ਹੀ ਨਾਲੇ ਬਣਾ ਦਿੱਤੇ ਉੱਧਰ ਜਿਹੜੇ ਬਿੰਦੇ ਕੇ ਘਰ ਵੱਲ ਕਿਤੇ ਲੰਘਿਆ ਨੀ ਜਾਂਦਾ ਹੁੰਦਾ

ਇਹ ਆ ਵੀ ਇੰਨਾ ਕੁ ਚੱਲ ਇੰਨਾ ਸਵਾਰ ਦਿੱਤਾ ਤੇ ਮੂੰਹ ਮੱਥਾ ਪਿੰਡ ਦਾ ਲੱਭਦਾ ਪਿੰਡ ਬਥੇਰਾ ਬਣਾਇਆ ਉਹਨਾਂ ਨੇ

ਬਸ ਬਹੁਤ ਸੋਹਣੀ ਸਵਾਰਿਆ ਨਾ ਨੇ ਤੇ ਕਿਤੇ ਸਵਾਰ ਦਿੱਤਾ ਸੀ ਬੜਾ ਕੁੱਝ ਵਧੀਆ ਕਰ ਦਿੱਤਾ ਸੀ ਸੀਨਾ ਗੁਰਦਾਸਪੁਰ ਜ਼ਿਲ੍ਹੇ ਚ ਪਹਿਲੇ number ਤੇ ਆਇਆ

ਉਹ ਸਰਪੈ ਸਰਪੰਚ ਨੇ ਕਰਵਾਇਆ ਹੋਣਾ। ਆਹੋ ਆਹੋ ਉਹਨੇ ਕਿ

ਆਹੋ ਕਿ ਤੈਨੂੰ ਪਤਾ ਸਰਪੰਚ ਕਈ ਸਵਾਰ ਦਿੰਦੇ ਆ ਕਈ ਵਿਗਾੜ ਦਿੰਦੇ ਹੈ ਕਈ ਵਿਗਾੜਦੇ ਵਾਕਈ ਤੇ ਸੱਤੇ ਨੇ ਕੀ ਬਣਾਇਆ।

ਇੰਨੀਆਂ ਗ੍ਰਾਂਟਾਂ ਮਿਲਦੀਆਂ ਰਹੀਆਂ ਪਰ ਖਾ ਲੈਂਦੇ ਨੇ ਬਹੁਤ ਖਾ ਕੇ ਤੇ ਪੈਸੇ ਕੀਤੇ ਇਹ ਨੀ ਉਹਨੇ ਕੱਖ ਵੀ ਇਹਨੇ ਸਵਾਰਿਆ ਨੀ ਉਹਨੇ ਕੱਖ ਵੀ ਐਵੇਂ ਝੂਠ ਨੀ

ਹੋਰ ਜਸ ਹੋਣੀ ਠੀਕ ਮੈਂ ਵੀ ਕਹਿਣਡੀ ਹਾਂ ਮੈਂ ਕਿਹਾ ਵੇਖਦੀ ਹਾਂ ਆਹੋ ਵੇਖਦੀ ਨਾ ਆਊ ਤੇ ਕੱਲ੍ਹ ਪਰਸੋਂ ਨੂੰ ਨਾ ਜਾਊਂਗੀ ਬਟਾਲੇ ਚਲੋ

ਆਹ ਬਾਂਹ ਤੇ ਨਾ ਕਿਤੇ ਚਾਹ ਪੈ ਗਈ। ਖਰੇ ਫੜਨ ਲੱਗੀ ਤੇ ਖਰੇ ਬਾਂਹ ਤੇ ਪੈ ਗਈ ਕਿੱਦਾਂ ਤੇ ਉਹ ਹੁਣ

ਹੈਂ ਚਾਹ ਕਿਤੇ

ਫੜਾਉਣ ਲੱਗੇ ਹੋਣੇ ਪੀਣ ਲਈ ਤੇ ਕਿਤੇ ਉਹ ਫੜਨ ਲੱਗੀ ਤੋਂ ਡੁੱਲ ਗਈ ਹੋਣੀ ਬਾਂਹ ਤੇ। ਅੱਛਾ ਇਹੋ ਗੱਲ ਹੀ ਹੈ

ਹਮ ਮਾੜਾ ਹੀ ਹਾਂ ਹਾਂ ਆ ਰਹੀ ਆਵਾਜ਼ ਆਉਂਦੀ ਨੀ ਨੀ ਆਉਂਦੀ ਮਾੜਾ ਹੀ ਹੋਇਆ।

ਚੱਲ ਝਾਈ ਮੈਂ ਠਹਿਰ ਕੇ ਕਰਦੀ ਹਾਂ ਆਉਣ ਅੱਛਾ। ਹਾਂ ਪਾ ਕਿੱਦਾਂ? ਵਧੀਆ ਵਧੀਆ ਉਹ ਆ ਗਿਆ ਸੀ ਇੱਕ ਮੁੰਡਾ ਤਾਂ ਕਰਕੇ ਮੈਂ ਫੋਨ ਕੱਟ ਕਰ ਦਿੱਤਾ ਸੀ ਮੈਂ ਕਿਹਾ ਬਾਅਦ ਚ ਕਰਦਾ।